ਨਹੀਂ ਕੋਈ ਗੱਲ ਨੀ ਤੁਸੀਂ ਜੇ ਐਵੇ ਰਹੋਗੇ.

ਤੇ ਹੋਰ ਬਾਕੀ ah ਮਤਲਬ family member ਬਾਕੀ ਸਾਰੇ ਠੀਕ ਨੇ

okay okay ਠੀਕ ਏ ਤੁਸੀਂ ਮਤਲਬ office ਜਾਣ ਤੋਂ ਵੀ ਥੋੜਾ ah

ਹਾਂਜੀ office ਤਾਂ ਮੈਂ ਜਾ ਨੀ ਰਹੀ ਕਿਉਂਕਿ ਮੇਰੇ ਗਲੇ ਦੇ ਵਿੱਚ ਇੰਨਾ ਜਿਆਦਾ pain ਏ ਨਾ ਮੈਂ ਬੋਲ ਸਕਦੀ ਆਂ. ਨਾ ਮੈਂ ਕੁੱਝ ਖਾ ਪਾ ਰਹੀ ਆਂ ਤੇ ਤੁਹਾਨੂੰ ਪਤਾ

ਆਪਣੇ ਨਾਲ ਨਾਲ ਦੂਜਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਹਾਂਜੀ sanitize ਕਰ ਕੇ ਰੱਖਿਓ ਸਾਰੀ ਚੀਜ਼ਾ ਆਪਣੇ ਆਲੇ ਦੁਆਲੇ ਨੇ ਜਿਹੜੇ ਥੋਡੇ

ਜਿਵੇਂ ਤੁਹਾਡੀ health ਬਹੁਤ ਖਰਾਬ ਏ ਕੁੱਝ ਵੀ ਨੀ ਇੱਕ ਤਾਂ ਕਰਕੇ ਤੁਹਾਨੂੰ ਪਤਾ ਅੱਜਕਲ ਇੱਕ ਏ viral ਚੱਲ ਰਿਹਾ ਦੂਸਰਾ fungus infection ਬਹੁਤ ਹੋ ਰਹੀ ਹੈ ਲੋਕਾਂ ਨੂੰ ਅੱਜਕਲ ਇਹ ਦੋ ਬੀਮਾਰੀਆ ਦੇ ਸ਼ਿਕਾਰ ਹੋ ਰਹੇ ਨੇ ਸਾਰੇ ਲੋਕ ਹਾਂਜੀ ਹਾਂਜੀ ਤੁਸੀਂ injection ਵੀ ਲਗਵਾ ਲੋ test ਕਰਵਾਕੇ ਜਿੰਨੇ ਜਲਦੀ ਹੋ ਸਕੇ ਪਰ ਅਗਰ time ਲਗਾਉਣੇ ਆਂ ਤਾਂ ਬਹੁਤ ਵੱਡੀ ਅੱਗੇ ਬੀਮਾਰੀਆਂ ਦਾ ਫੇਰ ਆਪਾਂ ਨੂੰ ਸਾਮਣਾ ਕਰਨਾ ਪੈਂਦਾ ਤਾਂ ਤੁਸੀਂ ਮਤਲਬ ਇਸ ਚੀਜ ਨੂੰ ਜਿਆਦਾ ਧਿਆਨ ਚ ਰੱਖੋ ਵੀ ਤੁਸੀਂ quarantine ਰਹੋ ਹਨਾ. corona injection ਹੁਣ ਵੀ ਲੱਗ ਰਹੇ ਨੇ ਤੁਸੀਂ ਹਾਂਜੀ ਹੁਣ ਤਾਂ ਹਰ dispensary ਵਿੱਚ ਆਪਾਂ ਜਿਵੇਂ ਪਤਾ ਕਰ ਸਕਦੇ ਆ ਲਗਾਂਦੇ ਨੇ ਅਗਰ ਕਿਸੇ ਨੂੰ ਜਿਆਦਾ ਦਿੱਕਤ ਹੋਵੇ. ਠੀਕ ਏ ਠੀਕ ਏ

ਹਾਂਜੀ ਹਾਂਜੀ ਠੀਕ ਏ ਤੇ ਜਿਹੜੀ ਇਹ fungus infection ਏ ਇਹ ਅੱਜਕਲ ਸਭ ਨੂੰ ਹੀ ਹੋ ਰਹੀ ਏ fungus ਵੀ ਬੱਸ ਆਪਣੇ ah ਨਾ ਮਤਲਬ ਧਿਆਨ ਰੱਖਣ ਵਾਲੀ ਚੀਜ਼ਾ ਨਾਲ ਹੀ ਹੰਦੀ ਏ. ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਾਰ ਬਾਰ ਆਪਣੇ ਹੱਥ ਧੋਵੋ ਹਨਾ. ਇਹਨਾ ਚੀਜ਼ਾ ਨਾਲ ਵੀ ਬਹੁਤ ਜਿਆਦਾ ਫ਼ੈਲ ਜਾਂਦੀ ਏ fungus ਤੇ ਇੱਕ ਆਪਾਂ ਜਦੋ dehydrate ਹੁਨੇ ਆਂ.

ਮਤਲਬ ਪਾਣੀ ਜਿਆਦਾ ਘੱਟ ਪੀਨੇ ਆਂ.

or ਉਹ ਚੀਜ਼ਾ ਨਾਲ dryness ਨਾਲ ਇੱਕ fungus ਤੋਂ ਹੋਰ ਬਹੁਤ ਜਿਆਦਾ body ਤੇ ਹੋ ਜਾਂਦੀ ਏ fungus ਪਰ ਮੈਨੇ ਸੁਣਿਆ ਇਹ fungus ਤਾਂ ਜਿਵੇਂ infection ਜਿਵੇਂ ਆਪਾਂ ਨੂੰ ਪਸੀਨਾ ਆਂਦਾ ਪਸੀਨੇ ਨਾਲ ਹੁੰਦੀ ਏ. ਹਾਂਜੀ fungus ਵੀ ਬਹੁਤ ਤਰੀਕੇ ਨਾਲ ਹੁੰਦੀ ਏ ਇਹ ਵੀ ਮਤਲਬ ਵੀ dryness ਨਾਲ ਵੀ ਹੋ ਜਾਂਦੀ ਏ.

healthy body ਨੂੰ ਜਿਆਦਾ ਜਦੋਂ fat ਆਂਦਾ ਤਾਂ ਉਹਦੇ ਨਾਲ ਵੀ ਹੋ ਜਾਂਦੀ ਏ.

ਤੇ ਜੇ ਕੋਈ ਹੋਰ ਵੀ ਤੁਹਾਡੇ ਕੋਲ ਘਰੇ ਵੀ ਆਂਦੇ ਨੇ ਤੁਹਾਡਾ ਮਤਲਬ ਅਗਰ ਹਾਲ ਚਾਲ ਪੁੱਛਣ ਤਾਂ ਇਹ ਚੀਜ਼ਾ ਤੋਂ ਵੀ ਥੋੜਾ ਦੂਰ ਹੀ ਰੱਖੋ ਆਪਣੇ ਆਪ ਨੂੰ ਤਾਂ ਕੀ ਤੁਸੀਂ self isolation ਨੂੰ ਚੰਗੀ ਤਰ੍ਹਾਂ follow ਕ਼ਰ ਸਕੋਂ. ਤੇ ਮਤਲਬ ਥੋੜਾ ਆਪਣੇ ਆਪ ਨੂੰ better feel ਕਰੋ ਥੋੜੇ ਦਿਨਾਂ ਤੱਕ

rest ਲੈਣੀ ਬਹੁਤ ਜਰੂਰੀ ਏ ਮਤਲਬ ਹਾਂਜੀ ਹਾਂਜੀ ਜੇ ਤੁਹਾਡੇ ਲੱਛਣ ਵਿਗੜਦੇ ਵਿਗੜ ਰਹੇ ਨੇ ਤਾਂ ਤੁਸੀਂ ਆਪਣੇ ਡਾਕ doctor ਨਾਲ ਜਰੂਰ ਗੱਲ ਕਰੋ ਹੈਂ . ਤੁਸੀਂ ਕਿਹੜਾ doctor suggest ਕਰੋਗੇ. ਤੁਸੀਂ ਤੁਸੀਂ dispensary ਵਿੱਚ ਦਿਖਾ ਸਕਦੇ ਓ ਤੁਸੀਂ dispensary ਵਿੱਚ ਜਾ ਸਕਦੇ ਓ ਕ੍ਰਿਤਿਕਾ

ਹਾਂਜੀ ਬਿਲਕੁਲ ਉੱਥੇ corona ਦੇ ਵੀ checkup ਕਰਦੇ ਨੇ ਹੁਣ ਵੀ ਤੇ ਤੇ vaccination ਵੀ ah

ਵੀ ਆਪਾਂ ਲਗਵਾ ਸਕਦੇ ਆ any time dispensary ਵਿੱਚ ਜਾ ਕੇ injection ਵਗੈਰਾ ਠੀਕ ਏ ਠੀਕ ਏ

ਤੁਹਾਡੀ ਆਵਾਜ਼ ਨਹੀਂ ਆ ਰਹੀ ਮੈ ਕਿਆ ਕ੍ਰਿਤਿਕਾ ਤੁਸੀਂ ਕਿੱਥੋ ah ਹੁਣ ਆਪਣਾ ਇਲਾਜ ਕਰਵਾ ਰਹੇ ਓ. ਮੈਂ ਤਾਂ doctor ਬਤਰਾ ਤੋਂ ਆਪਣਾ ਇਲਾਜ ਕਰਵਾਇਆ okay okay

ਕੋਈ ਗੱਲ ਨੀ ਤੁਸੀਂ ਬੱਸ ਵੀ ਜਿਵੇਂ ਵੀ ਤੁਹਾਡੀ ਹਾਲਤ ਮੈਂਨੂੰ ਮਤਲਬ ਜਿਆਦਾ ਠੀਕ ਨਹੀ ਲੱਗ ਰਹੀ ਤਾਂ ਜੇ ਕੋਈ problem ਆਂਦੀ ਏ ਤੁਸੀਂ ਮੈਂਨੂੰ ਦੱਸ ਦੇਣਾ

ਹਾਂਜੀ ਬਿਲਕੁਲ ਕ੍ਰਿਤਿਕਾ ਮੈਂ ਤੁਹਾਡੇ ਨਾਲ ਚੱਲਾਂਗੀ ਤੇ ਤੁਸੀਂ ਆਪਣੀ medicine ਵਗੈਰਾ proper ਲੈ ਰਹੇ ਓ time to time ਹਾਂਜੀ medicine ਲੈ ਰਹੀ ਆਂ proper ਸਭ ਕੁੱਝ ਏ but ਏ rest ਨੀ ਮਿਲ ਰਿਹਾ proper

ਹੁਣ rest ਦਓ ਤੇ ਤਾਂ ਤੁਸੀਂ ਠੀਕ ਹੋਵੋਗੇ ਥੋੜੇ time ਵਿੱਚ

ਤਾਂ ਇਹਦੇ ਬਹੁਤ ਜਿਆਦਾ side effect ਹੋ ਜਾਂਦੇ ਨੇ ਇਹਨਾ ਦੀ ਫ਼ਿਰ ਜਿਆਦਾ ਉਮੀਦ ਵੱਧ ਜਾਂਦੀ ਏ ਵੀ ਆਪਾਂ ਬਹੁਤ ਜਿਆਦਾ ਬੀਮਾਰ ਹੋਵਾਂਗੇ.

ਹਾਂਜੀ corona ਦੇ symptoms ਕੀ ਹੁੰਦੇ ਨੇ starting ਤੋ ਕੀ symptoms ਇਹਦੇ ਲੱਛਣ ਕੀ ਹੁੰਦੇ ਨੇ ਕੀ ਆਪਾਂ ਨੂੰ okay ਕੋਈ ਗੱਲ ਨੀ ਮੈਂ ਤੁਹਾਨੂੰ ਦੱਸਦੀ ਆਂ ਤੁਸੀਂ ਵੈਸੇ injection ਤੋਂ ਡਰੋ ਨਾ ਕਿਉਂਕਿ ਸਭ ਦੀ ਹਨਾ body ਅਲੱਗ ਅਲੱਗ ਹੁੰਦੀ ਏ ਕੀ ਪਤਾ ਤੁਹਾਨੂੰ ਨਾ pain ਹੋਵੇ

ਮਤਲਬ ਵੀ ਤੁਸੀਂ ਆਪਣੇ ਆਪ ਨੂੰ prepare ਰੱਖੋ ਅਤੇ ਮਤਲਬ ਵੀ ਜਿਵੇਂ ਤੁਹਾਨੂੰ ਜਦੋਂ injection ਲਗਾਣਗੇ

ਧਿਆਨ ਹੋਰ side ਲਗਾ ਲੈਣਾ ਆਪਣਾ

ਠੀਕ ਏ ਤੇ ਇਹ

ਜਿਵੇਂ ਤੇਨੂੰ ਪਤਾ ਈ ਏ ਕੀ ਮੈਂਨੂੰ ਮੋਟਾਪਾ ਬਹੁਤ ਜਿਆਦਾ ਹਾਂਜੀ ਹਾਂਜੀ ਕੋਈ ਗੱਲ ਨੀ

ਤੇ ਤੁਸੀਂ ਬੱਸ ਆਪਣਾ checkup ਕਰਵਾਓ ਵਧੀਆ ਜੇ doctor ਤੋਂ otherwise ਤੁਸੀਂ ਤਾਂ ਠੀਕ ਹੋਜੋਗੇ ਛੇਤੀ ਜੇ ਆਪਣੇ ਆਪ ਨੂੰ ਥੋੜਾ ਮਤਲਬ ਬਾਕੀਆ ਤੋ ਥੋੜਾ ਦੂਰ ਰੱਖੋਗੇ. ਤੇ infection ਵੀ ਘੱਟ ਹੋਏਗੀ ਫੇਰ ਠੀਕ ਏ ਠੀਕ

ਠੀਕ ਏ

ਤੇ ਤੁਸੀਂ doctor ਤੋਂ ਲੈ ਲੋ ਕੋਈ medicine ਤੇ ਆਪਣੀ health ਦਾ ਜਰੂਰ ਧਿਆਨ ਰੱਖਿਓ

okay ਕ੍ਰਿਤਿਕਾ bye.

ਵਧੀਆ ਸੰਨੀ . ਹੋਰ ਕੀ ਕਰਦੇ ਹੋ ਅੱਜਕਲ੍ਹ? ਵਧੀਆ. ਤੁਸੀ ਦੱਸੋ ਸੰਨੀ? ਹੋਰ ਕੀ ਕਰ ਰਹੇ ਸੀਗੇ? ਮੈਂ ਤਾਂ free ਸੀ ਸੋਚਿਆ ਤੁਹਾਨੂੰ call ਕਰ ਲਵਾਂ. ਅੱਛਾ. ਮੈਂ ਵੀ free ਸੀਗਾ ਮੇਰੀ ਇੱਧਰ ਅਅ cousin sister ਦੀ marriage ਸੀ ਇੱਧਰ ਆਇਆ ਸੀ. ok. ਹੋਰ ਵਧੀਆ ਕਰ ਰਹੇ ਹੋ marriage? ਅੱਜ ਕਿਹੜਾ function ਹੈ marriage 'ਤੇ? ਅੱਜ ਵੈਸੇ ਹੱਲੇ. ਅਪਣਾ ਪਹਿਲਾਂ ਤਾਂ dancing ਦਾ ਇਨ੍ਹਾਂ ਨੇ ਰੱਖਿਆ ਕੀ ਹਾਂ ਬੀ ਲੋਕਾਂ ਦੇ ਮਨੋਰੰਜਨ ਪਹਿਲਾਂ dancing ਦਾ ਕਰੀਏ .

ਫਿਰ ਤਾਂ ਵਧੀਆ ਤੁਸੀ marriage.

ਹਾਂਜੀ ਹਾਂ ਪਰ ਕਾਫੀ ਹੱਦ ਤੱਕ ਇਨ੍ਹਾਂ ਨੇ ਨਾਂ ਥੋੜਾ ਜਿਹਾ ਨਾਂ western culture type ਹੀ ਰੱਖਿਆ marriage 'ਚ ਵੀ.

ਹੋਰ ਤੁਸੀਂ ਕੀ ਕਰਦੇ ਹੁਣੇ ਓ ਮੈ ਫਿਲਹਾਲ ਤਾਂ free ਸੀਗਾ ਹਲੇ. ok . ਮਤਲਬ job ਵਗੈਰਾ ਕਿੱਥੇ ਕਰ ਰਹੇ ਹੋ? job ਵਗੈਰਾ ਇੱਥੇ ਹੱਲੇ. ਪਟਿਆਲੇ 'ਚ ਹੀ ਹੱਲੇ ਮੈਂ apply ਕੀਤੀ ਹੋਈ ਹੈ.. ਵੈਸੇ, ਤੁਹਾਨੂੰ ਇਹ ਪੁਛਣਾ ਸੀ ਤੁਹਾਨੂੰ ਕਿਵੇਂ ਇੱਕ ਪੰਜਾਬੀ culture ਜਿਆਦਾ ਵਧੀਆ ਲੱਗਦਾ ਕਿ western ਜਿਆਦਾ ਵਧੀਆ ਹੈ? ਅਗਰ ਤੁਸੀਂ ਮੇਰੀ choice ਪੁੱਛੋ ਤਾਂ ਮੈਨੂੰ ਤਾਂ ਮਤਲਬ ਪੰਜਾਬੀ culture ਜਿਆਦਾ ਵਧੀਆ ਲੱਗਦਾ. rather than western style, ਮਤਲਬ ਸਭ culture ਆਪਣੀ ਆਪਣੀ ਜਗ੍ਹਾ ਸਹੀ ਨੇ.

ਹਾਂਜੀ ਮੈਂ ਵੀ ਓਹੀ ਕਹਿ ਰਿਹਾ ਸੀ ਪੰਜਾਬੀ culture ਜਿਆਦਾ better ਹੈ. ਚਲੋ ਹੁਣ ਮੰਨਿਆ ਕੁਝ ਨਵੇਂ time 'ਚ ਹੁਣ.

ਹਾਂਜੀ. ਤੇ ਅਅ i think ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ. ਤੁਹਾਡੇ cousin ਏਏ abroad to ਆਏ ਨੇ ਨਾਂ? ਹਾਂਜੀ ਹਾਂਜੀ.

ok ok . ਬਾਕੀ surrounding ਦਾ ਵੀ ਫਰਕ ਪੈਂਦਾ ਹੈ, ਜਿਵੇਂ ਇਹ ਓੱਥੇ ਬਾਹਰ ਰਹਿੰਦੇ ਨੇ ਤਾਂ ਮਤਲਬ ਅਅ ਇਸ ਚੀਜਾਂ ਕਰਕੇ ਇਨ੍ਹਾਂ ਨੂੰ ਸ਼ਾਇਦ ਓਹ ਵਾਲਾ culture ਜਿਆਦਾ attract ਕਰ ਗਿਆ ਹੋਵੇ ਜਾਂ ਫਿਰ ਇਨ੍ਹਾਂ ਨੂੰ ਵਧੀਆਂ ਲਗਦਾ ਹੋਵੇ. but ਪੰਜਾਬੀ culture 'ਚ ਐਂਵੇਂ ਲਗਾ ਲੋ ਤੁਸੀਂ ਵੀ ਆਪਣਾ ਅਅ dress sense, ਆਪਣੀ ਰਹਿਣ-ਸਹਿਣ, ਆਪਣਾ ਖਾਣਾ-ਪੀਣਾ ਮਤਲਬ ਪੰਜਾਬੀਆਂ ਦਾ ਜਿਆਦਾ famous ਹੈ. ਮੇਰੇ according ਤਾਂ. ਹਾਂਜੀ, ਹਾਂਜੀ. ਹੁਣ ਜਿਵੇਂ ਆਪਾਂ ਬਚਪਨ ਤੇ ਹੁਣ ਆਪਣਾ ਪੰਜਾਬੀ culture ਹੀ ਹੈ. ਇਸ ਕਰਕੇ ਆਪਾਂ ਨੂੰ ਜਿਆਦਾ better ਓਹੀ ਲੱਗਦਾ ਆਪਣੇ ਤਿਉਹਾਰ ਜ਼ੇ ਤੁਸੀ ਦੇਖ ਲੋ. ਕਿੰਨੇ

ਹਾਂਜੀ .

ਬਹੁਤ ਹਰ function 'ਚ ਇਹ ਚੀਜ਼ ਤਾਂ add ਜਰੂਰ ਕਰਦੇ ਨੇ ਤੇ dance ਵਗੈਰਾ, ਭੰਗੜਾ ਵਗੈਰਾ ਤਾਂ ਬਹੁਤ famous ਨੇ ਇੱਧਰ ਦੇ ਲੋਕ . ਹਾਂਜੀ ਹਾਂ. ਨਾਲ culture ਆਪਣਾ ਬਹੁਤ ਵਧੀਆ ਹੈ. ਸਾਰੇ ਮਤਲਬ ਰਲ-ਮਿਲ ਕੇ ਰਹਿੰਦੇ ਹੁਣ ਓਹ western culture 'ਚ ਮੈਨੂੰ ਨਹੀਂ ਲੱਗਦਾ ਇੰਨੀ ਉਨ੍ਹਾਂ ਦੇ ਕੋਈ ਤਿਉਹਾਰ ਵਗੈਰਾ ਹੁੰਦੇ ਹੈ. ਨਹੀਂ-ਨਹੀਂ, ਇਹ ਤਾਂ ਮਤਲਬ ਜਿਵੇਂ ਬਾਹਰ ਦੇ ਲੋਕ ਨੇ ਇਹ ਤਾਂ ਬਸ ਜਿਆਦਾ ਜਿਵੇਂ new year celebrate ਕਰ ਲਿੱਤਾ ਇਨ੍ਹਾਂ ਨੇ, ਜਿਵੇਂ ਅਅ christmas-day ਬਸ ਇਹ ਦੋ ਕ celebrate ਕਰਦੇਂ ਨੇ i think. main ਇਨ੍ਹਾਂ ਦਾ ਵੈਸੇ christmas ਹੀ ਹੁੰਦਾ. ਜਿਨੂੰ ਇਹ ਮਤਲਬ ਰਰ ਰਲ-ਮਿਲ ਕੇ ਜਿਆਦਾ ਧੂਮ-ਧਾਮ ਨਾਲ ਮਨਾਉਂਦੇ ਨੇ. ਹਾਂਜੀ . ਹੋਰ ਸੰਨੀ ਤੁਸੀਂ ਹਾਂਜੀ?

ਆਪਣੇ ਸਾਰੇ ਮਤਲਬ ਅਅ ਰਿਸ਼ਤੇਦਾਰ ਸਾਡੇ ਸਾਰੇ ਘਰੇ ਆਉਂਦੇ ਨੇ ਸਾਰੇ ਮਿਲ-ਜ਼ੁਲ ਕੇ ਮਨਾਉਂਦੇ ਨੇ. ਹੋਰ ਦੱਸੋ ਤੁਸੀਂ ਕਿਵੇਂ ਅੱਜ

ਪੰਜਾਬੀ culture ਵਿੱਚ ਹੋਰ ਆਪਣਾ ਕੀ-ਕੀ ਵਧੀਆ ਲੱਗਦਾ? hello.

ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਏ ਮੈਂ ਵਧੀਆ ਆਪਣੀ ਸੁਣਾ ਘਰ ਸਭ ਠੀਕ ਸਭ ਵਧੀਆ ਸਭ ਠੀਕ ਠਾਕ ਤੁਸੀਂ ਸੁਨਾਉ ਬੱਚੇ ਠੀਕ ਏ

ਛੁੱਟੀਆਂ ਚ ਗਏ ਨੀਂ ਤੁਸੀਂ ਅਸੀਂ ਉਹ ਅਗਰ ਗਈ ਹੁੰਦੀ ਤਾਂ ਤੁਹਾਡੇ ਕੋਲ ਆਈ ਨਾ ਹੁੰਦੀ ਮੈਂ ਹੁਣ ਤੱਕ ਅੱਛਾ ਅੱਛਾ ਨਹੀਂ ਮੈਂ ਕਿਆ ਇੱਧਰ ਉੱਧਰ ਹੋਰ ਕਿੱਥੇ ਵੀ ਗਏ ਹੋਵੋਗੇ